ਜਿਸ ਉਪਰ ਦੋ ਪਾਣੀ ਦੀਆਂ।

ਹੋਇਆ ਹੈ ਅਤੇ ਡੈਕੋਰੇਸ਼ਨ ਕੀਤੀ ਗਈ--

ਹਨ ਇੱਕ ਬੋਰਡ ਵੀ ਲੱਗਾ--

ਹੈਂ ਲਾਗੇ ਬੋੜੀਆਂ ਵੀ ਰੱਖੀਆਂ ਹਨ।

ਇਸ ਤਸਵੀਰ ਵਿੱਚ ਤਿੰਨ ਆਦਮੀ ਖੜੇ ਹੋਏ--

ਇਸ ਤਸਵੀਰ ਵਿੱਚ ਇੱਕ ਆਦਮੀ ਨੂੰ ਦਿਖਾਇਆ ਗਿਆ ਹੈ।

ਉਸ ਵਿੱਚ ਇੱਕ ਛੋਟਾ ਜਿਹਾ--

ਇਸ ਉੱਪਰ ਟੀਨਾ ਲੱਗੀਆਂ ਹੋਈਆਂ--

ਇਸ ਤਸਵੀਰ ਵਿੱਚ ਮੈਟ ਦਿਖਾਏ ਗਏ--

ਰਿਹਾ ਹੈ ਅਤੇ ਇਹਨਾਂ ਦੇ--

ਇੱਸ ਤਸਵੀਰ ਵਿੱਚ ਕੋਈ ਫੰਕਸ਼ਨ --

ਇਸ ਵਿੱਚ ਦੋ ਕੁਰਸੀਆਂ ਰੱਖੀਆਂ ਹੋਈਆਂ--